ਦੇਵਦਾਸ ਬਹੁਤ ਵਦੀਆ Movie ਸੀ

ਤੇ ਇਹਨਾ ਨੇ ਵੀ ਦੋ ਹਜਾਰ ਦੇ ਵਿੱਚ kaho Na Pyar Hai ਵਿੱਚ ਮੁੱਖ ਭੂਮਿਕਾ ਨਿਭਾਈ ਸੀ ਜੌ ਕਿ ਕਾਫੀ ਸਫਲ ਰਹੀ ਸੀ ਤੇ ਉਸਤੋ ਬਾਅਦ krish Movie koi Mil Gya ਹੈਨਾ ਤੇ krish Part Two ਓਹ ਜਿੱਦਾ ਬਚਿਆ ਨੂੰ ਬਚਿਆ ਵਾਲੀ Movie ਕਹਿ ਸਕਦੇ ਹਾਂ ਅਪਾ ਹੈਨਾ ਬਹੁਤ ਵਧੀਆ ਅਭਿਨੈ ਤੇ ਬਹੁਤ ਜਾਦਾ ਵਧੀਆ ਦਸ ਜਨਵਰੀ ਦਾ Born ਹੋਇਆ ਇਹਨਾਂ ਦਾ Nineteen Seventy Four Mumbai ਵਿਚ maharashtra ਹਾਂਜੀ ਇਹਨਾ ਦੇ ਪਿਤਾ ਵੀ ਜਿੱਦਾ Career ਦੇ ਵਿੱਚ ਸਿਗੇ ਇਹਨਾਂ ਦੀ Help ਕੀਤੀ ਹੈ ਹੈਨਾ Director ਸੀ ਓਹ Hollywood Movie ਦੇ ਪਹਿਲਾ ਓਹ Actor ਸੀ ਉਸਤੋ ਬਾਅਦ ਆਪਣੀ ਉਮਰ ਦੇ ਅਨੁਸਾਰ ਬਾਅਦ ਵਿਚ ਓਹਨਾ ਨੇ Direct ਕਰਨੀਆਂ ਸ਼ੁਰੂ ਕੀਤੀਆਂ ਓਹਨਾ ਨੇ ਹੀ ਇਹਨਾਂ ਨੂੰ Promote ਕੀਤਾ ਸੀਗਾ ਇਹਨਾ ਨੂੰ ਵੀ ਪਰਿਸ਼ਤਾ ਅਭਿਨੇਤਾ ਪੁਰਸਕਾਰ ਮਿਲਿਆ ਸੀਗਾ

ਇਹਨਾ ਨੇ ਦੋ ਹਜਾਰ ਤੀਨ ਵਿੱਚ Ishq Vishq Bollywood ਵਿੱਚ Debut ਕੀਤਾ ਸੀਗਾ ਤੇ Filmfare Best Award Male Debut Award ਜਿੱਤਿਆ ਓਹਨਾਂ ਨੇ

Tiger Shroff ਵੀ ਜਿੱਦਾ Dance ਲਈ ਸਬਤੋਂ ਜਾਦਾ ਜਿੱਦਾ Heropanti ਨਾਲ਼ ਸ਼ੁਰੂਆਤ ਕੀਤੀ ਸੀ ਹਾਂਜੀ

ਇਹਨਾ ਦਾ ਕਹਿਲੋ Stunt Action ਖੁਦ ਕਰਦੇ ਨੇ ਤੇ ਇਸਲਿਏ ਇਹਨਾਂ ਦਾ ਵਦੀਆ Film Career ਬਹੁਤ ਵਧੀਆ ਚਲ ਰਿਆ ਦੋ ਹਜਾਰ ਚੋਦਾ ਵਿੱਚ ਹੋਏ ਸੀ ਨਾ Action Movie Film ਚ Tiger ਹਾਂਜੀ ਹਾਂਜੀ ਬਹੁਤ ਜਾਦਾ ਜਿੱਦਾ Flying Jatt ਵੀ ਇਹਨਾਂ ਦੀ Movie ਸੀ ਹਾਂਜੀ ਮਤਲਬ ਪਹਿਲਾ ਦੀ Movies ਏਦਾ ਦੀ ਹੁੰਦੀ ਸੀ ਜੌ ਪੂਰੀ family ਵਿੱਚ ਬੈਠ ਕੇ ਕਠੇ ਬੈਠ ਕੇ ਦੇਖ ਸਕਦੇ ਸੀ ਪਰ ਅੱਜ ਕੱਲ ਦੀ Movie ਥੋੜਾ ਓਹ ਚੀਜ ਨਹੀਂ ਰਹੀ ਏ Amitabh Bachchan ਵੀ ਜਿੱਦਾ ਓਹਨਾ ਦੀ ਪਹਿਲਾ Movie ਕਿੰਨੀਆ ਸੋਹਣੀ ਹੁੰਦੀ ਸੀ ਹੁਣ ਓਹਨਾਂ ਦਾ ਜਨਮ ਗਿਆਰਹ ਅਕਤੂਬਰ ਉੱਨੀ ਸੌ ਬਿਆਲੀ ਇੱਲਾਹਬਾਦ ਦਾ ਹੈ ਹੈਨਾ ਬਹੁਤ ਹੀ ਮਤਲਬ ਕਿ ਕਹਿਲੋ ਵਧੀਆ Movie ਸੀ Starting ਦੇ ਵਿੱਚ ਜੌ ਵੀ ਕੀਤੀਆਂ ਹੁਣ ਤਾਂ ਜਿੰਨਾ ਕਰੋੜਪਤੀ ਬਣੇ ਓਹਦੇ ਵਿੱਚ ਚਲੇ ਗਏ ਮਤਲਬ ਕਾਫੀ Movie ਜੋਂ ਹੁਣ ਤੱਕ ਕੀਤੀਆਂ ਨੇ Unlimited ਹੀ ਏ ਤੇ ਇਕ ਸੀ ਭੁੱਲ ਭੁਲਾਇਆ ਬਾਗਬਾਨ ਜੋਂ Movie ਸੀ ਇਹਨਾਂ ਦੀ ਓਹ ਬਹੁਤ ਜਾਦਾ ਵਦੀਆ ਸੀਗੀ ਬਾਗਵਾਨ ਬੜੀ Emotional ਜੀ Movie ਸੀਗੀ ਕਹਿਲੋ ਇਕ Parents Life ਵਾਰੇ ਓਹਦੇ ਵਿੱਚ Represent ਕੀਤਾ ਕਾਫੀ ਪਸੰਦ ਕੀਤਾ ਗਿਆ ਸੀ ਕਿਰਦਾਰ

Piku ਨੂੰ ਵੀ ਇਹਨਾਂ ਦੀ ਓਹਦੇ ਵਿੱਚ ਇਹਨਾਂ ਦੀ ਕਹਿਲੋ ਜਦੋ ਆਦਮੀ ਜਾ ਔਰਤ ਦੀ Old age ਹੋਜਾਂਦੀ ਹੈਨਾ ਤੇ Old Age ਹੋਕੇ ਓਹ ਕਿਸ ਤਰੀਕੇ ਨਾਲ ਓਹ ਆਪਣੀ Life ਨੂ ਮਤਲਭ Tolerate ਇਹਨਾ ਦੀ ਮਤਲਬ ਕੁਝ Funny Movies ਵੀ ਰਹਿਆ ਨੇ ਬਚਿਆ ਵਾਲੀ ਵੀ ਇਕ ਦੋ ਸਿਗੀਆ ਭੂਤਨਾਥ ਆਈ ਸੀ ਇਹਨਾਂ ਦੀ ਇਕ Movie ਭੂਤਨਾਥ Return ਆਈ ਸੀ ਦੋ Movie ਆਇਆ ਸੀ ਓਹ ਵੀ ਬਹੁਤ ਵਧੀਆ ਸੀ ਇਹਨਾਂ ਦੀ ਮਤਲਬ ਜੌ ਕਿਰਦਾਰ ਇਹ ਚੁਣਦੇ ਹੈ ਯਾ ਕਹਿ ਸਕਦੇ ਆ ਜਾ Role ਕਰਦੇ ਆ ਨਾ ਤਨ ਓਹਦੇ ਵਿੱਚ ਏਡਾ ਲਗਦਾ ਜਿੱਦਾ ਓਹ ਸੋਨੀ ਹੀ ਕੋਈ Story ਦਸ ਰਹੇ ਹੁੰਦੇ ਏ ਤੇ ਇੰਨੇ ਕ ਜਾਦਾ ਵਦੀਆ ਤਰੀਕੇ ਨਾਲ ਕਿਰਦਾਰ ਕਰਦੇ ਆ ਹਰ ਇਕ ਹਾਂਜੀ ਹਾਂਜੀ ਤੇ Aishwarya Rai ਵੀ ਸੀ ਇਹਨਾਂ ਦੀ ਬਹੁ ਨੂੰ ਬਾਕੀ ਓਹਨਾ ਦਾ ਬੇਟਾ ਏ ਜੌ Abhishekh Bachhan ਓਹ ਵੀ ਜਿੱਦਾ ਕਿ f Film Career ਓਹ ਵੀ ਮਤਲਬ ਬਹੁਤ ਘਟ ਹੋਗੇ ਨੇ ਪਹਿਲਾ ਓਹਨਾ ਨੇ ਕਫ਼ੀ Movies ਕੀਤੀਆਂ ਨੇ ਤੇ Aishwarya Rai ਵੀ ਹਰ ਇਕ ਚ ਓਹ Miss Universe ਹੈ ਤਾਂ ਹਰ ਇਕ Bollywood Movie ਵਦੀਆ ਹੀ ਚਲੀ ਏ

ਅਤੇ ਉਸ ਤੋਂ ਬਾਅਦ ਧਰਮਿੰਦਰ ਜੀ ਨੇ ਜਿੱਦਾ ਉਹ ਵੀ ਆਪਣੇ Time ਦੇ ਵਦੀਆ ਇਹਨਾਂ ਦੇ ਨਾਲ ਹੀ ਰਹੇ ਨੇ ਅਪਾ ਕਹਿ ਸਕਦੇ ਆ ਜਿੱਦਾ

ਤੇ ਵਜੋਂ ਓਹਨਾ ਨੂ ਬਹੁਤ ਪਸੰਦ ਕੀਤਾ ਜੰਦਾ ਸੀਗਾ ਤੇ ਓਹਨਾ ਦੇ ਜੈ ਬੇਟੇ ਦੀ ਗੱਲ ਕਰਾ ਤਾਂ ਦੋ ਬੇਟੇ Sunny Deol Bobby Deol ਓਹ ਵੀ ਦੋਨੋ ਅੱਗੇ ਬਹੁਤ ਵਧੀਆ ਤਰੀਕੇ ਨਾਲ ਆਪਣੇ ਆਪ ਨੂੰ Present ਕੀਤਾ ਓਹਨਾ ਨੇ ਬਾਕੀ Politics Career ਦੇ ਵਿੱਚ ਵੀ ਓਹਨਾ ਨੇ ਪਰ ਧਰਿਆ ਸੀ ਨਾ ਤੇ ਜਿੱਦਾ ਹੀ ਓਹ ਆਪਣਾ ਥੋੜਾ ਜਾ ਆਂਦਾ ਏ ਤਾਂ Politics ਵੀ ਚਲੇ ਜਣਦੇ ਆ ਤੇ

ਤੇ ਇਹਨਾਂ ਦਾ ਜਨਮ Nineteen Fifty Nine ਦਾ ਹੈਗਾ ਇਹਨਾ ਦਾ ਵੱਡਾ Brother ਵੀ ਦੇਖਲੋ Bonny Kapoor Director ਸੀਗਾ ਪਰ ਇਹਨਾਂ ਨੇ ਆਪਣੇ ਦਮ ਤੇ ਕੀਤਾ ਮਤਲਬ ਓਹਨਾ ਦੇ ਜੇਹੜੇ ਪਿਤਾ ਸਿਗੇ Security ਸਿਗੇ ਹਾਂ ਬਿਲਕੁਲ ਤੇ Amrish Poori ਦੇਖੀਏ ਤਾਂ ਅਪਾ Normal ਇਕ Screen Test ਲਈ ਆਏ ਸੀ ਉੱਸ ਚ fail ਹੋਗੇ ਤੇ ਬਾਅਦ ਵਿਚ ਓਹਨਾ ਨੂੰ Negative Role ਲਈ ਦਿੱਤਾ ਤਾਂ ਉਸ ਚ Select ਹੋਗੇ ਹੁਣ ਓਹਨਾਂ ਨੂੰ Test ਕਹਿਲੋ ਤੇ ਵਿਸ਼ਵਾਸ ਜੌ ਕਹਿਲੋ ਖਲਨਾਯਕ ਵਜੋਂ ਹੁਣ ਤਕ ਜਾਣਿਆ ਜੰਦਾ ਏ ਤੇ ਓਹ ਮਤਲਬ Hero ਬਣ ਗਏ ਸੀ Bollywood Movies ਦੇ ਜਿੰਨਾ ਮਰਜੀ ਇੰਨਾ ਬਾਰੇ ਤਾਂ ਹੁਣ ਗਲ ਕਰੀਏ ਤਾਂ ਕਾਫੀ ਇਹਨਾਂ ਤੋ ਸਾਨੂੰ ਚੀਜਾ ਸੀਖਨ ਨੂੰ ਵੀ ਮਿਲਦੀਆਂ ਨੇ ਹੈਨਾ ਕਈ ਲੋਕ ਇਹਨਾਂ ਨੂੰ Role Models ਬਨਾਣੇ ਨੇ ਜੌ ਕਿ ਚੰਗੀਆ ਚੀਜਾ ਨੇ ਹੈਨਾ ਤੇ ਅੱਜਕਲ੍ਹ ਦੇ Time ਦੇ ਵਿੱਚ ਤਾਂ ਬਹੁਤ ਗਲਤ ਤਰੀਕੇ ਨਾਲ ਵੀ Present ਕੀਤਾ ਜੰਦਾ ਆਉਣ ਵਾਲੇ Future ਤੇ ਬਹੁਤ ਕਹਿਲੋ Effect ਬੰਦਾ

ਸਾਸਰੀ ਕਾਲ ਜੀ ਕੀ ਹਾਲ ਆਯ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 ਹਨ ਜੀ ਵਾਦੇਯ ਹੋਰ ਕੀ ਕਰ ਰਹੀ ਸੇ ਅਪਾ ਕੁਛ ਨੀ ਅਪਾ ਬਸ ਭਠੀ ਸੇ ਆਇਕ ਆਯ ਸੀਗਾ topic ਜੇਯ ਮਿਲ ਦਾ ਪ੍ਯ ਸੀਗਾ ਚਲ ਮੈਂ ਕਿਯਾ ਓਧ੍ਖ ਲੇਨ੍ਦ੍ਯਨ ਆਂ ਅਸਰੀ ਦ੍ਯਾਨਾ ਆਇ ਉਨਾ ਬਰੀ ਮੀਨੁ ਵੇ ਨਾ ਆਯ੍ਹੇ college ਚੁਣ ਆਯ੍ਹੇ topoic ਮਿਲਯਾ ਸੀਗ ਹਨ ਜੀ ਟੀ ਮਨ ਕਿਹਾ ਚਲ business sale ਕਰਲਾਂ ਥੋਰ ਜਿਯਾ

ਆ ਊ ਓਜੇਡੀ ਮਹ੍ਨ੍ਦ੍ਰੀ ਦੇ ਆਪਣੀ ਤ੍ਕ੍ਸ਼ਾ ਵੇਚ ਜੇਰੀ ਕੀਲੀ ਜੇਰੀ ਸਹਤੇ ਹੁੰਦੀ

school ਦਾ ਆਖਰੀ ਸ਼ਾਤਰ ਹੁਣ ਦਾ ਨਿਸ਼ਰ ਰੂਪਚ ਹੁਣ ਦਾ ਕੀਤਾ ਕੀ ਉਨਾ ਲੈ ਨਯਾ ਕੀਤਾ ਸੇ ਗਾ ਹਨ ਜੀ ਹਨ ਜੀ ਟੀ ਜੇਵੀ ਇਨਾ ਡੀ ਧ੍ਖਾ ਜੇ ਤਾਂ ਆਯ ਉਦੁਨ ਹੂਯ ਜਾਦੁਨ ਮਤਲਬ ਪੇਚ੍ਲ੍ਯ ਚਾਰ ਸਾਲ ਚਾਰ ਅਕਤੂਬਰ ਨੂ ਸਵੇਰੀ ਲਗ੍ਬ੍ਘ ਘ੍ਯਾਰਾ ਬਾਜੀ ਹਾਨਾ ਬਾਰਾ ਸਾਲ ਡੀ ਥਾਤਰ ਨੀ ਆਪਣੀ ਆਯ ਜਮਾਤ ਵੇਚ ਕਦਮ ਰਾਖੀ ਟੀ ਮਹ੍ਵਾਰੀ ਕੰਟਕ ਪਿਛਲੀ ਅਥਾਰ ਮਹੇਨ੍ਯ ਤੂੰ ਬੰਦ

ਸਕੂਲ ਡੀ ਤੀਨ ਕਮੀਆਂ ਬਿਲਕੁਲ ਖਾਲੀ ਸਨ ਕ੍ਰਸੇ ਟੀ ਰਾਖੀ ਮਹ੍ਤਾਮਾ ਪ੍ਰੇਮ ਵਾਲੀ ਫੋਟੋ ਡੀ ਨਾਲ ਸਿਰਫ ਉਸ ਦਾ ਆਇਕ ਅਧਪ ਕੀ ਸੇ ਟੀ ਜੋ ਅਸੀਂ

ਹਨ ਜੀ ਹਨ ਜੀ ਜਾਦੁਨ ਕਿੰਡੀ ਆਂ ਜਾਦੁਨ ਓਜਿਦ ਨਯਨ ਦੋ ਹਜ਼ਾਰ ਪੰਦਰਾਂ ਵੇਚ ਆਪਣੀ ਫਲੀ ਕਕਸ਼ ਵੇਚ ਪਰਵੇਸ਼ ਕੀਤਾ ਤਦ ਊ ਚੇ ਸਾਲ ਡੀ ਸੇ ਗੀ ਹਨ ਨਾ ਟੀ ਉਨਾ ਡੀ ਨਾਲ

ਮਿਥ ਚ ਹੁਣ ਦਾ ਸੇ ਟੀ ਓਖੰਡੀ ਸੇ ਹਮ੍ਯਨ ਆਪਣਾ ਸਕੂਲ ਤੂੰ ਸ਼ਾਮਿਲ ਹੁਣ ਵਾਲੀ ਅੰਤਮ ਸ਼ਾਨ ਸ਼ਟਰ ਜਿਡੀ ਵੇਚ ਉਨਾ ਦਾ ਲਘ ਭਗਹ ਪਚੀਸ ਆਨੀ ਸ਼ਟਰ ਸੇ ਜੋ ਘਰ ਪੂਰੀ ਮੁਰ ਬੰਦਨ ਰਾਜ ਬੰਦਨ ਟੀ ਸ਼ੈਟ ਬੰਦਨ ਤੀਨ ਬਸ੍ਤੇਆਂ ਟੀ ਆਯ ਸੇ ਗੀ ਟੀ ਲਘ ਭਗਹ ਆਇਕ ਆਇਕ ਆਇਕ੍ਲਖ ਆਇਕ ਹਮਮ ਸੋ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 ਜੋ ਏਲੇਫਾਂ ਤਾ ਦੇ ਘੁਫੁੰਡ ਲੈ ਪਰਸੇ ਦਾ ਦਾਕ੍ਸ਼ਾਨੀ ਮੁੰਬ ਜੇਟ ਵੀ ਜੇਟ ਵੀ ਓ get way of india

ਘੰਟੀ ਵੇਚ ਦੂਰੀ ਦੇ ਸਟੇਟ ਹੀ ਗਾ ਹਨ ਜੀ ਆਯ ਹਾਸ ਕੀ ਫਲਾਂ ਕਾਂਡੀ ਆਇਕ ਤਹਾ ਕੀ ਫਲਾਂ ਓਚ੍ਤ ਨੀ ਜ਼ਿਲਾ ਆਇਕ ਸਕੂਲ ਵੇਚ ਪੰਜ੍ਵੇਈ ਤੂੰ ਸਾਤਵੇੰ ਤਕ ਪ੍ਚ੍ਵੇਂਜਾ ਤੂੰ ਸਾਥ੍ਵੇਦ੍ਯਾਲ ਟੀ ਹੁੰਦੀ ਸਨ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 ਦੋ ਹਜ਼ਾਰ ਵੇ ਏਕਿਟੀ ਡੀ ਅਖਾੜ ਵੇਕ ਸਾਲ ਵੇਚ ਜੇਨਾ ਤੇਨਾ ਤੇਨਾ ਟੀ ਸਤਵੇ ਪਾਸ ਕਰ ਲੇਇ ਓਵੇਚਾਰਤੀ ਚੜ ਕੀ ਚਲੀ ਗੀ ਟੀ ਹੁਣ ਦੋ ਵੇਚਾਰ ਟੀ ਹੀ ਰਾਹ ਗੀ ਟੀ ਛਾਵੇਂ ਕਲਾਸ ਵੇਚ ਉਤ੍ਰਿਕ ਟੀ ਸਾਤਵੇੰ ਕਲਾਸ ਵੇਚ ਘੂਰੀ ਮੰਤਰੀ ਟੀ ਓਦਾ ਆਯ੍ਵੇ ਹੀ ਕੀ ਪਢ਼ਾਈ ਸਹੀ ਤਾਂਘ ਨਾਲ ਨੀ ਹੁੰਦੀ ਟੀ ਏਸੀ ਕਰ ਕੀ ਹੇਰ ਕੋਈ ਚੜ ਕੀ ਜਾਨ ਲਗਾ ਸੇ ਆਹ ਆਹ ਮਤਲਬ ਸਕੂਲ ਵਾਲ ਨੂੰ ਊਂਡੀ ਵੇ ਕਹੀ ਕਰਨ ਸੇ ਗੀ ਜਾਵੀ ਸਕੂਲ ਦੇ ਡੋਰ ਡੋਰ ਜੇਵ੍ਯਨ ਡੋਰ ਪੈਂਦਾ ਸੇ ਗਾ ਸ਼ਿਖ ਸ਼ਾਵੇਂ ਡੀ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 ਕਾਮ ਕਾਮ ਡੀ ਸਮਤ ਟੀ ਕਲਬ ਅਜਿਬਾਦ੍ਮ ਵੇਚ ਸ਼ਿਖ ਸ਼ਾ ਤੂ ਉਨਾ ਦੇ ਵੇਖ੍ਸ਼੍ਤਾਂ ਖਾਰਾ ਪੂਰੀ ਡੀ ਵੇਚ ਮੇਰਾਤੀ ਆਦਮ ਸਕੂਲ ਚੁਡਨ ਤੂੰ ਬਾਦ

ਹਨ ਜੀ ਕਿਸੀ ਸੰਯੰ ਵਾਲੀ ਜਾਦਾ ਵੇਰ੍ਥ੍ਤੀ ਹੁਣ ਡੀ ਬਾਵਜੂਦ ਵੇ ਜਾਲਾ ਪਾਰੇਸ੍ਤੇਟ ਸਕੂਲ ਵੇਚ ਬਜ੍ਲੀ ਟੀ ਪਾਣੀ ਦਾ ਕੋਨ੍ਨੇਕ੍ਤਿਓਂ ਨੀ ਸੇ ਹੁੰਦਾ

ਫਿਰ ਬ੍ਜ੍ਲੀ ਸਪਲਾਈ ਮਿਲਣ ਲਾਗੀ ਟੀ ਸਾਲ ਦੋ ਹਜ਼ਾਰ ਉਨੀ ਤੂੰ ਪਾਨਿਦੇਯਾਂ ਲਿਨੇਨਾ ਵੇਚ ਵੇ ਕਹੀ ਹੇਠ ਤਕ ਸੁਦਰ ਹੁਣ ਲਗ ਗਯਾ ਸੇ ਗਾ ਹਨ ਜੀ ਟੀ ਕਾਂਡੀ ਆ ਕੀ ਉਨਾ ਨੀ ਫਿਰ ਵੇ school ਡੀ ਵੇਚ ਲੰਬੀ ਆਰਸੀ ਤਕ ਚਲਣ ਦੇ ਕੋਸ਼ਿਸ਼ ਕੀਤੀ ਕਰੀਬ ਦੋ ਹਜ਼ਾਰ ਚੁਦਾਂ ਤੂੰ ਆਇਕ ਕੰਪਿਊਟਰ ਟੀ computer ਕ laptop ਯਾ ਹਾਨਾ ਜਿਡੀ ਵੇਚ ਸ਼ਾਮ ਨੂੰ ਚਾਰ ਕੀਤਾ ਜਾਂਦਾ ਸੇ ਗਾ ਟੀ ਜਾਦੁਨ ਕੁਛ ਜਾਦੁਨ ਕਕ੍ਸ਼ਾ ਦੇ ਵੇਚ ਹੁਣ ਵੇ ਕਾਕ ਸ਼ਾਦੀ ਵੇਚ ਬੇਕਾਰ ਪੀ ਰਹੰਡੀ ਸੇ ਗੀ ਸ਼ਾਹ ਰਾਨੇਯਾਂ ਕੁਵਾ ਕਹਨ ਦੇ ਆਯ ਕੀ ਹਮਮ ਸਾਡੀ youtube ਅਹ youtube ਅਪਨੀ internet ਅਪਨੀ ਫੋਨ ਅਪਨੀ ਫੋਨ ਡੀ ਵੇਚ ਮਹਦ ਹੀ ਗੀ ਨੀ ਟੀ ਕਾਵੇਤਾਯਨ ਸਿਖਾਂ ਲੈ ਕੁਛ ਹਮਮ ਕੁਛ ਸੰਯ ਲੈ ਇਨਾ ਡੀ ਇਸਤਮਾਲ ਵੇ ਕੀਤਾ ਜਾਂਦਾ

ਜੀ ਬਿਲਕੁਲ ਹਨ ਜੀ ਮੈਂ ਫਲੀ ਤੂੰ ਸਾਤਵੇੰ ਜਮਾਤ ਤਕ ਓਸਰੀ ਵੇਦੇਰਤੀ ਸਮਿਤ ਓ ਸਿਰਫ ਤੀਨ ਕੀ ਨਾਲ ਕਾਮ ਚਲੂਂ ਡੀ ਹੂਯ ਨਾਲ ਕ੍ਲਾਸ੍ਸਾਂ ਕਦੀ ਆਇਕ ਪਰੀ ਹੂਯ ਕਾਮ ਰੀ ਵੇਚ ਲਗਦੀ ਹੂਯ ਸਨ ਯਾ ਕਦੀ ਬਾਹਰ ਖੁਲੀ ਮਿਦਨ ਵੇਚ ਲਗ੍ਦ੍ਯਾਂ ਸਨ ਟੀ ਬੁਹਤ ਸਾਰੀ ਟੀ ਆਪ ਤਪੁ ਤੂੰ ਬੁਹਤ ਸਾਲਾਂ ਬੜੀ ਜਾਂਦੀ ਅਟਾਰ ਲੈ ਤਯਾਰ ਨੀ ਸਨ ਉਨਾ ਨੂ ਹੇਰ ਰੋਜ਼ ਕਿਸੀ ਰਹੀ ਕਰ ਜਾਣਾ ਪੈਂਦਾ ਸੇ ਉਥਾਨ ਤਾਲੁਕ੍ਯ ਦੁ ਹੋਰਾਂ ਡੀ ਪੰਡ ਦਾਨ ਤੂੰ ਲਘ ਭਗਹ ਟੀ ਮਿੰਟ ਲ੍ਯ੍ਨ੍ਦੀ ਆਯ ਜੋ ਕੀ ਏਥੀ ਪੁਛਣ ਦਾ ਐਕੂ ਹਿਖ ਰਸਤਾ ਹੀ ਟੀ ਬੇਰ੍ਸਤ ਡੀ ਦਿਨਾ ਵੇਚ ਪਾਰੀ ਬਾਰਸ਼ ਟੀ ਉਚੇਯਾਂ ਲਹਰਾਂ ਕਰਨ ਕ੍ਲਾਸ੍ਸੇਆਂ ਟੀ ਹੋ ਵੇ ਅਨਾਮਿਤ ਹੋ ਜਾਨ੍ਦੇਯਾਂ ਸੇ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

ਪੈਂਦਾ ਪਰ੍ਹਾਂ ਲੈ ਕੋਈ ਤੇਰਿਕਾ ਹੁੰਦਾ ਆਯ ਟੀ ਓਆਪ੍ਨ੍ਯਨ ਤੇਰਿਕ੍ਯ ਦਾ ਭ੍ਥਨ ਵੇਚ ਕੋਈ ਸੰਯੰ ਦਾ ਲਗਦਾ ਹੀ ਗਾ ਹਨ ਜੀ ਟੀ ਜਿਦਾਂ ਬਵੇਜਾ ਸਾਲਾਂ ਲਰੇ ਹਨ ਅਪਾ ਸੁਰਿਖਾ ਸਮਿਤ ਵਰਗ ਬੁਹਤ ਥੋਰਾਂ ਹੀ ਥੋਰਾ ਨੀ ਹੀ ਪੰਸੋ ਰਪੀ ਵੇਚ ਕਰੇ ਟੀ ਕਮਰਾ ਲੇਯ ਸੇ ਗਾ ਟੀ ਆਯ ਨੀ ਸੋਚੇਯਾ ਕੀ ਅਸੀਂ ਏਥੀ ਇਨਾ ਲੰਬਾ ਸਮਾਂ ਰਾਹਾਂ ਗੀ ਟੀ ਮੀਨੂੰ ਦਸ੍ਯ ਗਯਾ ਸੇ ਗਾ ਕੀ ਤੁਸੀਂ ਆਇਕ ਸਾਲ ਲਹਿ ਆਯ ਰਾਨੇਯਾਂ ਕਹੰਡੀ ਹੁਣ ਜੋ ਮਹ੍ਰਸਾ ਟੀ ਪੁਰੀ ਜਿਲੀ ਤੂੰ ਟੀ ਅਪਨੀ ਉਨਾ ਨਯਨ ਦੋ ਹਾਜਾਏ ਸੋਲਾਂ ਡੀ ਮਦ ਵੇਚ ਟੀ ਪੇਰ੍ਹੁਨਾ ਸ਼ੁਰੂ ਕੀਤਾ ਸੇ ਟੀ ਦੋ ਹਜ਼ਾਰ ਉਨੀ ਵੇਚ ਲਗ੍ਪਾਘ ਉਨਾ ਉਨੂ ਦਿਲ ਦਾ ਡੋਰ ਪਿਯਾ ਟੀ ਡਾਕਟਰੀ ਇਲਾਜ ਲੈ ਜਾਣਾ ਵੇ ਪੇਯ ਉਨਾ ਉਨ ਟੀ ਅਗਸਤ ਦੋ ਹਜ਼ਾਰ ਵੇ ਵੇਚ ਜਾਦੁਨ ਵਾਪਸ ਆਯ ਤਾਂ ਉਦੁਨ ਸਕੂਲ ਵੇਚ ਸਿਰਫ ਉਟੇਡ ਟੀ ਘੂਰੀ ਘੂਰੀ ਨੂ ਪਾਯਾ ਉਸ ਮਿਨੀ ਪੇਰ੍ਹਉਣ ਲੈ ਸਿਰਫ ਉਨਾ ਨੀ ਇਨਾ ਤੂੰ ਇਲਾਵਾ ਹੋਰ ਪਰਤ ਟੀਮੇ ਹਨ ਜੀ ਤੇੰ ਸ੍ਤੁਮ੍ਬੇਰ ਦੋ ਹਜ਼ਾਰ ਏਕੀ ਡੀ ਵੇਚ ਜ਼ਹੇਰ ਆ ਜ਼ਿਲਾ ਪੇਰੇਸ਼ਟ ਡੀ ਵੇਚ ਪਰੀਸ਼ਾ ਡੀ ਵੇਚ ਸ਼ੀਸ਼ਾ ਵੇ ਪੂਰੀ ਪੰਡ ਡੀ ਵੇਚ ਸੇਰ੍ਪਾਚ ਬਾਲੀ ਰਾਮ ਨੂ ਸਕੂਲ ਬੰਦ ਕਰਨ ਲੈ ਕਟਰ ਲਿਖੇਯਾ ਕੁੰ ਕੀ ਓਥੀ ਕਿਵਾ ਆਇਕ ਸ਼ਟਰ ਬਜੇਯਾ ਬਜੇਯਾ ਸੇ ਗਾ ਉਨੀਂ ਕੀ ਦੇਤਾ ਕੀ ਬਾਕੀ ਸ਼ਟਰ ਜੇਰੀ ਬਚੀ ਸੇ ਗੀ ਓ ਹੀ ਨੀ ਸੇ ਗੀ ਹਾਨਾ ਬਚੇਯਾਂ ਨੂ ਪਾਜੇਯਾ ਜੇ ਟੀ school ਯਾ ਬੰਦ ਕੇਤਾ ਜੇ ਹਾਨਾ ਹਨ ਜੀ ਹਨ ਜੀ ਬਿਲਕੁਲ ਟੀ ਬਾਲੀ ਰਾਮ ਨੀ ਸਾਨੂ ਮਤਲਬ ਕੀ school ਨੂ ਚੜਾ ਰਖਣ ਟੀ ਜ਼ੁਰ ਵੇ ਦੇਤਾ ਮੈਂ ਇਸ ਨੂ ਬੰਦ ਨੀ ਕਰ ਸਕਦਾ ਪਾਵੀ ਆਇਕ ਆਇਕ ਵੇਧਰ ਟੀ ਕੁੰ ਨਾ ਅਵੀ ਟੀ ਸਦਾ ਮਾਮਲਾ ਵੇਖ੍ਰਾ ਹਨ ਜੇਠੀ ਜੇਠੀ ਸਦਾ ਪੇੰਡ ਉਠੀ ਹੋਰ ਕੋਈ ਨਾਰੀ school ਹੀ ਨੀ ਉਖੰਡੀ ਸਨ ਉਓ ਦੋਹ੍ਜ਼ਰ ਨੂੰ ਡੀ ਬਚੇਯਾਂ ਲੈ ਮੁਫਤ ਇਲਾਜ ਸਿਸਕੀਆ ਡੀ ਏਕ੍ਟਿ act right of children of free and complesory education act ਹਵਾਲਾ ਦੇਂਦੀ ਟੀ ਜਿਸ ਡੀ ਇਨਸਰ ਪੰਜਵੇਂ ਜਿਮਤ ਤਕ ਡੀ ਵੇਦ੍ਯਾਤਾਂ ਲੈ ਆਇਕ ਕਿਲੋ ਮੀਟਰ ਟੀ ਅਠਵੀ ਜਿਮਤ ਵੇਦ੍ਯਾਤਾਂ ਲੈ ਤੀਨ ਕਿਲੋ ਮੀਟਰ ਡੀ ਅੰਦਰ ਅੰਦਰ ਸਰਕਾਰੀ ਸਕੂਲ ਹੁਣ ਚਾਹੇਦਾ ਹਨ ਜੀ ਆਯ ਸ਼ਿਖਸ਼ਾ ਡੀ ਵੇਚ ਅਵੇਖ ਸ਼ਾਖਤਾ ਨਾਲ ਨਾਲ ਪਰਿਵਾਰ ਨੂ ਉਜੇਰ੍ਲਾਈ ਮਜਬੂਰ ਕੀਤਾ ਟਾਕੀ ਉਨਾ ਡੀ ਬਚੀ ਦੋਸਾਰੀ ਸ੍ਚੂਲਾਂ ਡੀ ਵੇਚ ਜਾ ਸਕਣ ਅਗ੍ਹਰ ਅਪਨੀ ਪੰਡ ਵੇਚ ਹਾਨਾ ਜਿਵ੍ਯਨ

ਅਪਨੀ ਪਿੰਡ ਵੇਚ ਦੋਸਾਰੀ ਸਕੂਲ ਜੋ ਹਨ ਜੀ ਹਾਂਜੀ ਟੀ ਤਪੁ ਡੀ ਵੇਚ

ਲੰਬੀ ਸੰਯੰ ਤੂੰ ਮਤਲਬ ਸਿਖ੍ਯਾਂ ਲੈ ਉਜਾਰ ਉੜਾਨ ਟੀ ਰੁਖਿਯਾ ਜੰਦਾ ਟੀ ਮੁਬਾਈ ਵਾਇਲ ਰੁਖ ਕੀਤਾ ਸੇ ਗਾ ਟੀ ਏਥੀ ਹੁਣ ਅਪਨੀ ਰ੍ਸ਼੍ਟੀ ਦਰ ਕੋਲ ਰਨ ਡੀ ਟੀ ਕੁਜ ਸਾਰੀ ਪਰਵ ਸਮਿਤ ਟੀ ਕੁਛ ਪੇਰ੍ਵੇਸ਼ਟ ਕਰ ਕੀ ਕਰੇ ਡੀ ਕਾਮ੍ਰ੍ਯਾਂ ਡੀ ਵੇਚ ਰੰਡੀ

ਥਾਰ ਪੂਰੀ ਡੀ ਪੇਰੀ ਵਾਰ ਟੀ ਏਥੀ ਬੁਹਤ ਮੰਗੀ ਸਨ ਕਲਪ ਬੁਹਤ ਮੰਗੀ ਸਨ ਉਨਾ ਨੂ ਅਘ੍ਰੀ ਬੁਹਤ ਭਾਈ ਚਾਰਾ ਨਾਲ ਸੰਨ੍ਦੇਥਾ ਟੀ ਜੋ ਤਪੁ ਉਦਯ ਸ੍ਲਾਨਿਯਾਂ ਨੂ ਤੁਪੇਯਾਂ ਅਨਿਕਾਂ ਯਾਦ ਘਰੀ ਛੇ ਯਾਦ ਵਿਚਂ ਦਾ ਵੇਚਣਾ ਟੀ ਦੋਜੇਯਾਂ ਵਾਸ੍ਤੇਯਾਂ ਵੇਸ੍ਤੇਯਾਂ ਵਚਨ ਵਾਰੀ ਚੁਤੇਯਨ ਦੁਕਾਨਾ ਯਾ ਦੁਫਾਮਾਂ ਵੇਚ ਹਾਨਾ ਸਰ ਸਪਾਟਾ ਕਰਨ ਲੈ ਕਮਾ ਨੂ ਚੁਣ ਕੀ ਨਪੇਰ ਕਰ ਤਾ ਦੇਤੀ ਸਨ ਟੀ ਪਰਿਵਾਰ ਟੀ ਖੇਰ੍ਚ੍ਯ ਖ਼ਰ ਚੇਯਨ ਦੇ ਘਲ ਕੀਤੀ ਜੇ ਟੀ ਖੇਰ੍ਚੇਯਨ ਵੇਚ school ਦਿਉ ਫੀਸ ਹੀ ਨੀ ਸਘੁਨ ਜਮਾਂ ਪੂੰਜੀ ਕਰਾਯਾ ਟੀ ਦੋਜੇਯਾਂ ਲੁਰਾਂ ਵੇ ਸ਼ਾਮਿਲ ਹੁੰਦੇਯਾਂ ਸਨ ਟੀ ਨਾਲ ਹੀ ਓਮਾਪੇਯਾਂ ਟੀ ਕਾਮ ਦੇ ਧ੍ਖ ਬਹਲ ਵੇ ਕਰ ਨੀ ਪੈਂਦੀ ਸੇ ਕੁੰ ਕੀ ਅਸ੍ਤ੍ਰਿਕ ਡੀ ਅਠਾਤੀ ਸਾਲਾਂ ਬਾਦ ਤਾਂ ਵੇਨਾਨ੍ਸੀ ਮਹਾਟਰ ਕਹੰਡੀ ਹਨ ਅਸੀਂ ਏਥੁ ਕਿਤਹੀ ਹੋਰ ਨੀ ਜਾ ਸਕਦੀ ਦਸੂਣ ਅਸੀਂ ਕੀ ਖਾਵ੍ਯਨ ਗੀ ਟੀ ਕੀ ਕਮਾਉਣ ਗੀ

ਸਕੂਲ ਜੋ ਪੇਯ ਬੰਦ ਹੁਗ੍ਯ ਟੀ ਲੋਕ ਦੋਵਂ ਡੀ ਮਹੇਨੇਯਾਂ ਦਾ ਸਾਡੀ ਆਮਦਨੀ ਵੇ ਰੁਕੀ ਹੁਈ ਆ ਰੁਜੀ ਅਜ੍ਕਰ ਬੁਰੀ ਤਰ੍ਹਾਂ ਬੰਦ ਹੂ ਚੁਕਾ ਸੇ ਗਾ ਹਨ ਜੀ ਲੋਕ ਦੋਵਂ ਵੇਚ ਸਕੂਲ ਕਾਫੀ ਬੰਦ ਵੇ ਹੁਆਯ ਸੇ ਗੀ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

ਚਾਲੂ

ਹੇਲ੍ਲੋ ਹੇਲ੍ਲੋ

Hello ਹਾਂਜੀ ਪੂਜਾ ਜੀ ਕਿਵੇਂ ਹੋ ਮੈਂ ਠੀਕ ਆ ਤੁਸੀਂ ਦੱਸੋ

ਕੁਛ ਨੀ ਬਸ ਬੈੱਠੇ ਸੀ ਅਸੀਂ ਵੀ ਹੋਰ ਤੁਸੀਂ ਸੁਣਾਓ ਕਿ ਕਰਦੇ ਓ?

ਮਤਲਬ ਤੁਸੀਂ ਸ਼ਾਹਿਬਜਾਦੇ ਬਾਰੇ ਸੋਚ ਰਹੀ ਸੀ

. ਅੱਛਾ ਪਤਾ ਹੈ ਨਾ ਫਿਰ ਹਾਂਜੀ ਪਤਾ ਅ ਜਾਂਦਾ ਨੀ ਪਤਾ ਉਨ੍ਹਾਂ ਦੇ ਪਿਤਾ ਕੌਣ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ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

ਉਹ ਚਾਰ ਭਰਾ ਸੀ ਜਿਹੜੇ ਆਪਣੇ ਕਹਿ ਦਈਏ ਨਾ ਤੁਹਾਨੂੰ ਓਹਨਾ ਦੀ ਸ਼ਹਾਦਤ ਬਾਰੇ ਤਾ ਪਤਾ ਹੀ ਹੋਣਾ ਛੋਟੇ ਸ਼ਾਹਿਬਜਾਦੇ ਔਰ ਵੱਡੇ ਸ਼ਾਹਿਬਜਾਦੇ ਓਹਨਾ ਬਾਰੇ ਤਾਂ ਤੋਹਾਨੂੰ ਪਤਾ ਹੀ ਹੋਣਾ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

ਹਾਂਜੀ ਤੇ ਜਿਵੇ ਕਹਿ ਦੇਈਏ ਕਿ ਓਹਨਾ ਨੂੰ ਜਿਹੜੇ ਮਤਲਬ ਵੱਡੇ ਸਾਹਿਬਜਾਦੇ ਸੀਂ ਉਹ ਤਾ ਵੀ ਕਿਸੇ ਲੜਾਈ ਦੇ ਵਿੱਚ ਜਦੋ ਚਮਕੌਰ ਸਾਹਿਬ ਦੇ ਵਿੱਚ ਚਮਕੌਰ ਦੀ ਗੜ੍ਹ ਵਿੱਚ ਜਦੋ ਲੜਾਈ ਹੋਈ ਸੀਂ ਓਦੋ ਸ਼ਹੀਦ ਹੋ ਗਏ ਸੀ ਓਦੋ ਮਤਲਬ ਛੋਟੇ ਸਾਹਿਬਜ਼ਾਦੇ ਤੋਹ ਪਹਿਲਾਂ ਵੱਡੇ ਸਹਿਬਜ਼ਾਦੇ ਸ਼ਹੀਦ ਹੋ ਗਏ ਸੀਂ ਤੇ ਜਿਹੜੇ ਅੱਪਾ ਛੋਟੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਆਂ ਤਾ ਇਹਨਾਂ ਨੂੰ ਵੀ ਜਿਹੜੇ ਔਰੰਗਜ਼ੇਬ ਸੀ ਨਾ ਔਰੰਗਜ਼ੇਬ ਬਾਰੇ ਸੁਣਿਆ ਹੋਣਾ ਹਾਂਜੀ ਹਾਂਜੀ ਮੈਂ ਓਹਨਾ ਦੀ ਮੋਸਾ ਜੀ ਦਾ ਕਿ ਨਾਂ ਸੀ ਸਾਹਿਬਜਾਦੇ ਹਾਂ ਓਹਨਾ ਦੇ ਮਾਤਾ ਜੀ ਦਾ ਕਿ ਨਾਂ ਸੀਂ ਓਹਨਾ ਦੇ ਮੈਨੂੰ ਮਾਤਾ ਜੀ ਦਾ ਨਾਂ ਨੀ ਪਤਾ ਹੇਗਾ But ਜਿਹੜੇ ਓਹਨਾ ਦੇ ਦਾਦੀ ਜੀ ਸੀ ਉਹ ਮਾਤਾ ਗੁਜਰੀ ਜੀ ਸੀ ਦਾਦੀ ਜੀ ਹਾਂਜੀ ਹਾਂਜੀ ਹਾਂਜੀ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਸੀ ਹਾਂਜੀ ਹਾਂਜੀ ਜਿਹੜੇ ਸਿੱਖਾਂ ਦੇ ਆਪਣੇ ਨੌਵੇਂ ਗੁਰੂ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਓਹਨਾ ਦੀ ਹੁਣ ਆਪਾ ਗੱਲ ਕਰੀਏ ਜਿਹੜੇ ਸ਼੍ਰੀ ਗੁਰੂ ਗੋਬਿੰਦ ਸਿੰਘ ਏ ਆਪਣੇ ਦਸਵੇਂ ਗੁਰੂ ਜਿਹੜੇ ਸ਼੍ਰੀ ਗੁਰੂ ਗੋਬਿੰਦ ਅ ਤੇਗ ਬਹਾਦਰ ਜੀ ਨੇ ਏ ਜਿਹੜੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦੇ ਪਿਤਾ ਜੀ ਨੇ

ਹਾਂਜੀ ਤੇ ਕੁਛ ਇਹਨਾਂ ਨੂੰ ਸ਼ੀਸ਼ੀ ਦੀ ਥਾਂ ਦਿਤੀ ਗਈ ਸੀ ਮਤਲਬ ਕਿਉਕਿ ਜਿਹੜੇ ਕਸ਼ਮੀਰੀ ਪੰਡਿਤ ਸੀ ਨਾ ਹਾਂਜੀ ਓਹਨਾ ਨੂੰ ਵੀ ਆਪਣਾ ਧਰਮ ਜਿਹੜਾ ਔਰੰਗਜੇਬ ਸੀ ਓ ਓਹਨਾ ਨਾਲ ਹਾਂਜੀ ਥਕੇ ਨਾਲ ਇਹਨਾਂ ਨੂੰ ਆਪਣਾ ਧਰਮ ਕਬੂਲ ਕਰਵਾ ਰਿਹਾ ਸੀ ਇਹਨਾਂ ਤੋਂ But ਜਿਹੜੇ ਕਸ਼ਮੀਰੀ ਪੰਡਿਤ ਸੀ ਫਿਰ ਜਿਹੜੇ ਉਹ ਗੁਰੂ ਤੇਗ ਬਹਾਦਰ ਜੀ ਸੀ ਜਿਹੜੇ ਆਪਣੇ ਨੌਵੇਂ ਗੁਰੂ ਨੇ ਓਹਨਾ ਕੋਲ ਆਏ ਸੀ ਓਹਨਾ ਕੋਲ ਆਪਣੀ ਮਤਲਬ ਕਹਿ ਦੇਈਏ Help ਸਹਾਇਤਾ ਮੰਗਣ ਆਏ ਸੀ ਓਹਨਾ ਕੋਲੋਂ ਵੀ ਗੁਰੂ ਜੀ ਸਾਡੀ Help ਉਹ ਸਾਨੂੰ ਸਾਡਾ ਧਰਮ ਬਦਲਣ ਨੂੰ ਕਹਿ ਰਹੇ ਹਨ ਫਿਰ ਓਹਨਾ ਦੀ ਖਾਤਿਰ ਜਿਹੜੇ ਕਸ਼ਮੀਰੀ ਪੰਡਿਤ ਸੀ ਓਹਨਾ ਦੀ ਖਾਤਿਰ ਜਿਹੜੇ ਸ਼੍ਰੀ ਗੁਰੂ ਅਹ ਤੇਗ ਬਹਾਦਰ ਜੀ ਨੇ ਓਹਨਾ ਨੇ ਸ਼ਹੀਦੀ ਪ੍ਰਾਪਤ ਕੀਤੀ ਓਹਨਾ ਨੂੰ ਕਹਿਣ ਦਾ ਭਾਵ ਕਿ ਤਤੀ ਤਵੀ ਤੇ ਬੈਠਾ ਕੇ ਓਹਨਾ ਨੂੰ ਓਹਨਾ ਨੂੰ ਸ਼ਹੀਦੀ ਦਿਤੀ ਗਈ ਸੀ ਚਮਕੌਰ ਸਾਹਿਬ ਵਿੱਚ ਕਦੋਂ ਲੜਾਈ ਸਤਾਰਹ ਸੌ ਬਾਸਦ ਈਸਵੀ ਵਿੱਚ Hello ਚਮਕੌਰ ਸਾਹਿਬ ਦੇ ਵਿਚ ਨਹੀਂ ਹਾਂਜੀ ਚਮਕੌਰ ਸਾਹਿਬ ਦਾ ਮੈਨੂੰ Idea ਨੀ ਜਿਆਦਾ ਤੇ ਵੈਸੇ ਫਿਲਹਾਲ ਤੇ ਜਿਹੜੇ ਛੋਟੇ ਸਾਹਿਬਜਾਦਿਆਂ ਨੇ ਓਹਨਾ ਬਾਰੇ ਤਾ ਮੈਨੂੰ ਪਤਾ ਚਮਕੌਰ ਸਾਹਿਬ ਦਾ ਓਦਾਂ ਜਿਵੇਂ ਕਹਿਲੇ ਜਿਹੜੇ ਝੁਝਾਰ ਸਿੰਘ ਸੀ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 ਹਾਂਜੀ ਜਿਹੜੇ ਗੁਰੂ ਦੇ ਸਿੱਖ ਸੀ ਤੇ ਓਥੇ ਵੀ ਕਾਫ਼ੀ ਸਿੱਖ ਮਾਰੇ ਗਏ ਸੀ ਲੜਾਈ ਦੇ ਵਿਚ ਸ਼ਹੀਦ ਹੋ ਗਏ ਸੀ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

ਤੇਰ੍ਹ ਦਸੰਬਰ ਨਹੀਂ ਤਾ ਛਬੀ ਦਸੰਬਰ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

ਤੇ ਝੁਝਾਰ ਸਿੰਘ ਤੇਰ੍ਹ ਸਾਲ ਦੇ ਸੀ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 ਕਾਫੀ ਛੋਟੀ ਉਮਰ ਚ 'ਇਹਨਾਂ ਦੀ ਸ਼ਹੀਦੀ ਹੋਗੀ ਹੈ ਨਾ ਹਾਂਜੀ ਹਾਂਜੀ ਕਿਉਕਿ ਜਿਹੜੇ ਆਪਣੇ ਗੁਰੂ ਸਾਹਿਬ ਸੀ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਓਹਨਾ ਨੇ ਬਿਲਕੁਲ ਪ੍ਰਵਾਹ ਨੀ ਸੋਚੀ ਸੀ ਬਸ ਓਹਨਾ ਨੇ ਓਹਨਾ ਦਾ Main ਮਕਸਦ Main ਏਦਾਂ ਹੀ ਸੀ ਵੀ ਆਪਾ ਸਿੱਖ ਕੌਮ ਲਈ ਕੁਝ ਕਰਨਾ ਆ ਜੇ ਆਪਣੀ ਜਾਣ ਵੀ ਦੇਣੀ ਪਈ ਤਾ ਦੇਵਾਂਗੇ ਫਿਰ ਓ ਹਿਸਾਬ ਹੋਇਆ ਸੀ ਮਤਲਬ ਓਹਨਾ ਨੇ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

ਜਿਹੜੇ ਸੂਬਾ ਸੂਬਾ ਸੀ ਨਾ ਸਰਹੰਦ ਓਥੇ ਉੱਥੇ ਓਹਨਾ ਨੂੰ ਕੈਦ ਕੀਤਾ ਗਿਆ ਸੀ ਤੇ ਓਥੇ ਸ਼ਹੀਦੀ ਦਿਤੀ ਗਈ ਸੀ